ਕਿ ਸਾਨੂੰ ਪ੍ਰਭੂ ਦੇ ਉਸ ਹੁਕਮ ਦੀ ਸੋਝੀ ਕਰਾਉਣ ਦੀ ਬਖਸ਼ਿਸ਼ ਕਰਨ, ਜਿਸ ਨੂੰ ਬੁੱਝ ਲੈਣ ਨਾਲ ਹਉਮੈ-ਹੰਕਾਰ ਦਾ ਨਾਸ਼ ਹੋ ਜਾਣਾ ਹੈ, ਕਿਉਂਕਿ ਜਦੋਂ ਹਉਮੈ ਬੁਝੇ ਤਾ ਦਰ ਸੂਝੇ। ਤਾਂ ਪ੍ਰਭੂ ਦੇ ਦਰਬਾਰ ਦੇ ਦਰਸ਼ਨ ਹੋ ਗਏ, ਮੁਢਲੀ ਗੱਲ ਹੁਕਮ ਬੁਝਣ ਦੀ ਹੈ, ਸਪੱਸ਼ਟ ਹੈ ਕਿ ਹੁਕਮ ਉਹ ਨਹੀਂ ਹੈ, ਜਿਸ ਬਾਰੇ ਅਸੀਂ ਇਹ ਸੋਚਦੇ ਹਾਂ ਕਿ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ। ਇੱਕ ਪੱਤੇ ਦੇ ਹਿੱਲ਼ਣ ਤੋਂ ਆਰੰਭ ਹੋ ਕੇ, ਲੱਖਾਂ ਜੀਵਾਂ ਦੇ ਹਰ ਪਲ ਵਿੱਚ ਜਨਮ ਅਤੇ ਮਰਨ ਦੇ ਬੇਅੰਤ ਹੁਕਮ ਦਿੰਦੇ ਰਹਿਣਾ, ਏਸ ਤੋਂ ਇਹ ਗੱਲ ਸਾਫ ਹੋ ਰਹੀ ਹੈ। ਕਿ ਪ੍ਰਭੂ ਦਾ ਹੁਕਮ ਅੱਖਰਾਂ ਵਿੱਚ ਦਿੱਤਾ ਜਾਣ ਵਾਲਾ ਆਦੇਸ਼ ਨਹੀਂ ਹੈ, ਆਹ ਬੇਅੰਤ ਪ੍ਰਕਾਰ ਦੇ ਭਾਣੇ ਜੋ ਸੰਸਾਰ ਤੇ ਵਰਤ ਰਹੇ ਹਨ, ਤੇ ਉਹਨਾਂ ਬਾਰੇ ਪ੍ਰਭੂ ਮੁੜ-ਮੁੜ ਹੁਕਮ ਦੇਣ ਵਿੱਚ ਹੀ ਰਹਿੰਦਾ ਹੈ। ਅਤੇ ਬੇਅੰਤ ਪ੍ਰਕਾਰ ਦੀਆਂ ਦੁਰਘਟਨਾਵਾਂ-ਭੂਚਾਲ, ਤੁਫਾਨ, ਸੋਕਿਆਂ ਆਦਿ ਵਾਲੇ ਵੱਡੇ ਛੋਟੇ ਕਈ ਭਾਣਿਆਂ ਦੇ ਵਾਪਰਨ ਦਾ ਹੁਕਮ ਦੇਣ ਤੋਂ ਪ੍ਰਭੂ ਨੂੰ ਛਿਣ ਮਾਤਰ ਵੀ ਵਹਿਲ ਨਹੀਂ ਹੋ ਸਕਣੀ। ਬੜੀ ਵੱਡੀ ਸਿਰ ਖਪਾਈ ਦੀ ਜੋਖਿਮ ਭਰਿਆ ਕੰਮ, ਇਸ ਨਿਰੰਤਰ ਅਤੇ ਅਨੰਤ ਰੁਝੇਵੇਂ ਤੋਂ ਪਰਮਾਤਮਾ ਥੱਕ ਕੇ, ਅੱਕ ਕੇ ਜਾਂ ਖਿਝ ਵੀ ਜਾਂਦਾ ਹੋਣਾ, ਪਰ ਗੁਰਦੇਵ ਜੀ ਫਰਮਾਨ ਕਰਦੇ ਹਨ ਕਿ।

ਉਸ ਦੇ ਹੁਕਮ ਅਨੁਸਾਰ ਇੰਨੀ ਵੱਡੀ ਕਾਰ ਹੋ ਰਹੀ ਹੈ ਕਿ ਜਿਸਦਾ ਕਥਨ ਕਰਨਾ ਬੜਾ ਔਖਾ, ਕਰੜਾ ਸਾਰ-ਸਖਤ ਲੋਹੇ ਵਰਗਾ ਹੈ । ਪਰ ਪ੍ਰਭੂ ਵਿਚਾਰ ਕਰ ਕਰ ਕੇ। ਸਾਰੇ ਜੀਵਾਂ ਦੀ ਸੰਭਾਲ ਕਰਦਾ ਹੋਇਆ ਵਿਖ ਰਿਹੈ, ਆਪ ਬੜਾ ਖੁਸ਼ ਹੋ ਰਹੈ, ਇਹ ਕੋਈ ਸਦਾ ਹੁਕਮ ਦਿੰਦੇ ਰਹਿਣ ਵਾਲੀ ਖਪਾਈ ਨਹੀਂ, ਸਗੋਂ ਇਹ ਹੁਕਮ ਅਜਿਹਾ ਹੈ। ਕਿ ਜਿਸ ਅਨੁਸਾਰ ਸ਼੍ਰਿਸ਼ਟੀ ਦੀ ਕਾਰ ਚਲਦੇ ਵੇਖਕੇ, ਪ੍ਰਭੂ ਮੂਲ ਆਨੰਦ ਵਿੱਚ ਹੈ, ਯਥਾ ਹੁਕਮੀ ਹੁਕਮ ਚਲਾਏ ਵੇਖੈ, ਨਾਨਕ ਲਿਖਿਆ ਪਾਈਐ, ਪੰਨਾ-ਚਾਰ ਸੌ ਚੋਦਾਂ। ਪਰ ਪੰਥ ਨੂੰ ਚਲਾਉਣ ਵਿੱਚ ਕੋਈ ਖਿੱਝ ਜਾਂ ਘਬਰਾਟ ਨਹੀਂ ਹੈ, ਸਗੋਂ ਖੇੜਾ ਹੀ ਖੇੜਾ ਹੈ। ਇਹ ਰੱਬੀ ਹੁਕਮ ਆਦੇਸ਼ ਜਾਂ ਆਗਿਆ ਨਹੀਂ ਹੈ। ਹੁਕਮ ਦਾ ਅਰਥ ਕੁਝ ਹੋਰ ਹੈ। ਏਸ ਰੱਬੀ ਹੁਕਮ ਦਾ ਅਰਥ ਗੁਰੂ ਨਾਨਕ ਸਾਹਿਬ।

ਇਕ ਕਾਇਦੇ ਅਨੁਸਾਰ ਚਲਾ ਰਹੈ। ਵਿਦਵਾਨਾਂ ਨੇ ਰਾਹ ਦੇ ਅਰਥ ਰਸਤਾ, ਧਰਮ, ਕਾਇਦਾ, ਨਿਯਮ ਅਥਵਾ ਮਜਹਬ ਆਦਿ ਕੀਤੇ ਹਨ। ਪਰ ਆਪਾਂ ਹਰ ਗੱਲ ਆਪਣੇ . ਗੁਰੂ ਗ੍ਰੰਥ ਸਾਹਿਬ ਜੀ ਤੋਂ ਸਮਝਣ ਦਾ ਯਤਨ ਕਰਨਾ ਹੈ। ਆਓ ਵੇਖਿਏ ਕਿ ਰਾਹ ਹੋਰ ਕਿੰਨਾ ਸ਼ਬਦ ਵਿੱਚ ਆਇਆ ਹੈ। ਅਤੇ ਕਿ ਉੱਥੇ ਵੀ ਰਾਹ ਦਾ ਅਰਥ ਨਿਯਮ ਅਸੂਲ ਜਾਂ ਧਰਮ ਹੀ ਬਣਦਾ ਹੈ। ਜਪੁਜੀ ਸਾਹਿਬ ਵਿੱਚ ਰਾਹ ਪਦ ਲਿਖਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ-ਮੁਸਲਮਾਨ ਕਰੇ ਵਡਿਆਈ, ਵਿਣੁ ਗੁਰ ਪੀਰੈ ਕੋ ਥਾਇ ਨ ਪਾਈ, ਰਾਹੁ ਦਸਾਇ ਓਥੈ ਕੋ ਜਾਇ।

ਤਾਂ ਦਰਗਾਹ ਵਿੱਚ ਕਬੂਲ ਨਹੀਂ ਹੋ ਸਕਦਾ। . ਢੰਗ, ਨਿਯਮ, ਅਸੂਲ, ਰਾਹ ਤਾਂ ਹਰ ਕੋਈ ਪੁੱਛਦਾ ਹੈ। ਪਰ ਉਸ ਰਸਤੇ ਤੇ ਤੁਰਦਾ ਕੋਈ ਵਿਰਲਾ ਹੈ। ਨੇਮ ਅਮਲਾਂ ਤੋਂ ਬਿਨਾਂ ਤਾਂ ਦਰਗਾਹ ਵਿੱਚ ਕਬੂਲ ਨਹੀਂ ਹੋ ਸਕਦਾ। ਈਸਟ ਮਿਲਦਾ ਨਹੀਂ ਹੈ। ਸੋ ਰਾਹ ਦਾ ਅਰਥ ਨਿਯਮ, ਅਸੂਲ, ਅਮਲ ਹੈ। ਇਸੇ ਤਰ੍ਹਾਂ ਮਾਝ ਕੀ ਵਾਰ ਮੱਹਲਾ ਪਹਿਲਾ ਦੀ ਨੌਵੀਂ ਪੌੜੀ ਵਿੱਚ ਰਾਹ ਦੋਵੇਂ ਇੱਕ ਜਾਣੇ ਸੋਈ ਸਿੱਜ ਸੀ। ਮਾਇਆ ਦੇ ਵਿਕਾਰੀ ਰਾਹ ਅਤੇ ਪ੍ਰਭੂ ਦੀ ਯਾਦ ਵਾਲਾ। ਭਾਵ ਉੱਚੇ ਆਚਰਣ ਦਾ ਅਸੂਲ, ਇਹਨਾਂ ਦੋਵਾਂ ਨਿਯਮਾਂ ਵਿੱਚ ਇੱਕ ਪ੍ਰਭੂ ਦੀ ਯਾਦ ਵਾਲੇ ਨਿਯਮ ਨੇ ਹੀ ਬੇੜਾ ਪਾਰ ਕਰਨਾ ਹੈ। ਗਉੜੀ ਅਸ਼ਟ। ਮਹੱਲਾ ਪਹਿਲਾ ਵਿਚ ਫਰਮਾਨ ਹੈ- ਰਾਹ ਦੋਵੈ ਖਸਮੁ ਏਕੋ ਜਾਣੁ, ਗੁਰ ਕੈ ਸਬਦਿ ਹੁਕਮੁ ਪਛਾਣੁ-ਪੰਨਾ ਦੋ ਸੌ ਤੇਈ । ਏਸ ਤਰ੍ਹਾਂ ਦੂਜੇ ਸ਼ਬਦ ਵਿੱਚ ਹੀ ਗੁਰੂ ਦੇਵ ਜੀ ਦਾ ਫਰਮਾਨ ਹੈ। ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ, ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ ਪੰਨਾ-ਪੰਜ ਸੌ ਸਤਵੰਜਾ।

ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ ਪੰਨਾ-ਤਿੰਨ। ਅਕਾਲ ਪੁਰਖ ਧਰਮ ਰੂਪੀ ਪੰਜਵਾ ਨਿਯਮ ਹੀ ਬਲਦ ਹੈ। ਜੋ ਸ਼੍ਰਿਸ਼ਟੀ ਨੂੰ ਸੰਭਾਲੀ ਰੱਖ ਰਿਹਾ ਹੈ। ਇਹ ਧਰਮ ਦਇਆ ਦਾ ਪੁੱਤਰ ਹੈ। ਭਾਵ ਅਕਾਲ ਪੁਰਖ ਨੇ ਆਪਣੀ ਦਇਆ ਮਿਹਰ ਕਰਕੇ, ਸ਼੍ਰਿਸ਼ਟੀ ਨੂੰ ਟਕਾ ਰੱਖਣ ਲਈ ਧਰਮ ਰੂਪ ਨਿਯਮ ਬਣਾ ਦਿੱਤਾ ਹੈ। ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦੇ ਦਿੱਤਾ ਹੈ। ਸੰਤੋਖ ਦਾ ਅਰਥ ਵੀ ਭਟਕਣਾ ਤੋਂ ਰਹਿਤ, ਇੱਕ ਇੱਕ . ਟਿਕਿਆ ਹੋਇਆ ਹੀ ਹੈ। ਸੂਤ ਧਾਗਾ ਵੀ ਹੈ, ਪਰ ਸੂਤ ਦਾ ਅਰਥ ਪ੍ਰਬੰਧ, ਇੰਤਜਾਮ, ਇਕਸਾਰ ਪੱਕਾ ਨਿਯਮ, ਪੱਕਾ ਸਿਧਾਂਤ ਅਥਵਾ।

ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ-ਪੰਨਾ। ਸਤਿ ਸ੍ਰੀ ਅਕਾਲ ਜੋਤੀਬਾ ਛੇਤੀ ਜੀ ਇਸ ਫੈਸਲੇ ਉੱਤੇ ਪਹੁੰਚ ਗਏ ਕਿ ਦਲਿਤ ਵਰਗ ਦੀ ਇਸ ਦੁਰਗਤੀ ਦਾ ਮੂਲ ਕਾਰਨ

ਦਲਿਤ ਸਮਾਜ ਵਿੱਚ ਔਰਤਾਂ ਦੀਆਂ ਸਿੱਖਿਆ ਦੇ ਦਰਵਾਜ਼ੇ ਤਾਂ ਪੂਰੀ ਤਰ੍ਹਾਂ ਬੰਦ ਸਨ, ਪਰ ਸਿੱਖਿਆ ਲੈਣ ਦੀ ਕਮੀ ਦੇ ਕਾਰਨ ਹੀ ਉਹਨਾ ਦਾ ਮਾਨਸਿਕ ਵਿਕਾਸ ਰੁੱਕ ਗਿਆ ਸੀ। ਇਹਨਾ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋਤੀਬਾ ਦੁਆਰਾ ਜਨਵਰੀ ਅਠਾਰਾਂ ਸੌ ਅਠਤਾਲੀ ਈਸਵੀ ਨੂੰ ਪੂਨਾ ਵਿਖੇ ਔਰਤ ਦੀ ਸਿੱਖਿਆ ਲਈ ਇੱਕ ਸਕੂਲ ਖੋਲ੍ਹਿਆ ਗਿਆ। ਇਹ ਸਕੂ਼ਲ ਕੰਨਿਆ ਸਾਹਿਬ ਨਾਂ ਦੇ ਪਰਉਪਕਾਰੀ ਬ੍ਰਾਹਮਣ ਦੀ ਸਹਾਇਤਾ ਨਾਲ ਖੋਲ੍ਹਿਆ ਗਿਆ ਸੀ, ਇਸ ਸਕੂਲ ਦੀ ਸਭ ਤੋਂ ਪਹਿਲੀ ਵਿਦਿਆਰਥਣ ਜੋਤੀਬਾ ਦੀ ਪਤਨੀ ਸਵਿੱਤਰੀ ਬਾਈ ਸੀ, ਛੇਤੀ ਹੀ ਰੂੜ੍ਹੀਵਾਦੀਆਂ ਨੇ ਜੋਤੀਬਾ ਦਾ ਵਿਦਰੋਹ ਕਰਨਾ ਸ਼ੁਰੂ ਕਰ ਦਿੱਤਾ। ਹਾਲਾਤ ਇਹ ਹੋ ਗਏ ਕਿ ਉਹਨਾ ਨੇ ਪਿਤਾ ਦੇ ਦੇ ਦਬਾਅ ਵਿੱਚ ਆ ਕੇ ਉਹਨਾ ਨੂੰ ਘਰ ਛੱਡਣ ਲਈ ਕਹਿ ਦਿੱਤਾ, ਜੋਤੀਬਾ ਅਤੇ ਉਹਨਾ ਦੀ ਪਤਨੀ ਅਲੱਗ ਰਹਿ ਕੇ ਸਿੱਖਿਆ ਦੇ ਪ੍ਰਸਾਰ ਦਾ ਕੰਮ ਕਰਨ ਲੱਗੇ, ਜੋਤੀਬਾ ਨੇ ਛੇਤੀ ਹੀ ਮੁੰਡੇ ਕੁੜੀਆਂ ਲਈ ਇੱਕ ਸਕੂਲ ਵੀ ਖੋਲ੍ਹ ਦਿੱਤਾ। ਉੱਨੀ ਦਿਨੇ ਦੇਖਣਾ ਦਾ ਝਗੜਾ ਉੱਠ ਖੜ੍ਹਾ ਹੋਇਆ। ਦੇਖਣ ਕੋਸ਼ਿਸ਼ ਪੇਸ਼ੇਵਰਾਂ ਦੇ ਕਾਲ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਨਾਲ ਅੱਲੜ੍ਹ ਮੰਦ ਵਿਅਕਤੀ ਨੂੰ ਇਨਾਮ ਦਿੱਤੇ ਜਾਂਦੇ ਸਨ, ਜੋਤੀਬਾ ਫੂਲੇ ਨੇ ਮੰਗ ਕੀਤੀ ਸੀ ਕਿ ਦੇਸ਼ ਵਿੱਚੋਂ ਕੁੱਝ ਧੰਨ ਹੀ ਹਰ ਸਾਲ ਰਚਨਾ ਜਾਂ ਉਸਦੇ ਅਨੁਵਾਦ ਵਾਸਤੇ ਰਾਖਵਾਂ ਰੱਖਿਆ ਜਾਵੇ, ਰੂੜ੍ਹਵਾਦੀਆਂ ਇਹ ਮੰਗ ਆਪਣੇ ਅਧਿਕਾਰਾਂ ਉੱਤੇ ਇੱਕ ਪੱਥਰ ਡਿੱਗਣ ਵਾਂਗ ਲੱਗੀ। ਇਸ ਲਈ ਉਹਨਾ ਨੇ ਇਸਦਾ ਭਾਰੀ ਵਿਦਰੋਹ ਕੀਤਾ। ਪਰ ਆਖਿਰ ਅੰਗਰੇਜ਼ ਸਰਕਾਰ ਨੇ ਜੋਤੀਬਾ ਫੂਲੇ ਦੀ ਮੰਗ ਉਚਿਤ ਲਈ ਉਸਨੂੰ ਮੰਨ ਲਿਆ, ਜੋਤੀਬਾ ਫੂਲੇ ਦੀ ਦਿਨ ਪ੍ਰਤੀਦਿਨ ਵੱਧਦੀ ਜਾ ਰਹੀ ਲੋਕਪ੍ਰਿਅਤਾ ਨਾਲ ਕੁੱਝ ਰੂੜ੍ਹੀਵਾਦੀਆਂ ਨੂੰ ਉਸ ਨਾਲ ਇੱਕ ਈਰਖਾ ਹੋਣ ਲੱਗੀ। ਨਾਲ ਉਸਨੇ ਜੋਤੀਬਾ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ, ਉਹਨਾ ਨੇ ਨਾਂ ਦੇ ਦਲਿਤ-ਦਾਰੀਆਂ ਨੂੰ ਸੌਂਪਿਆ ਗਿਆ, ਅੋਰ ਇੱਕ ਕਿਸੇ ਤੋਂ ਘੱਟ ਨਹੀਂ ਸੀ, ਜੋ ਕਿ ਜੋਤੀਬਾ ਫੂਲੇ ਨਾਲ ਗੱਲਾਂ ਹੀ ਗੱਲਾਂ ਵਿੱਚ ਬਹੁਤ ਗੱਲਾਂ ਸੁਣ ਦੱਸਣ ਆਉਂਦਾ ਸੀ ਕਿ ਉਹ ਦੋਵੇਂ ਐਨੇ ਦਿਨ ਪ੍ਰਭਾਵਿਤ ਹੋਏ ਕਿ ਅਗਲੇ ਦਿਨ ਤੋਂ ਉਹ ਦੋਨਾਂ ਦੇ ਸਕੂਲ ਵਿੱਚ ਭਰਤੀ ਹੋ ਗਈ, ਸੋਲਾਂ ਨਵੰਬਰ ਅਠਾਰਾਂ ਸੌ ਬਵੰਜ਼ਾ ਈਸਵੀ ਨੂੰ ਅੰਗਰੇਜ਼ ਸਰਕਾਰ ਦੁਆਰਾ ਜੋਤੀਬਾ ਨੂੰ ਉਹਨਾ ਦੇ ਸਿੱਖਿਆ ਪ੍ਰਤੀ ਕੀਤੇ ਗਏ ਕੰਮਾਂ ਦੇ ਕਾਰਨਾਂ ਪੂਰੇ ਸਨਮਾਨਿਤ ਕੀਤਾ ਗਿਆ ਇਸੇ ਦਿਨ ਜੋਤੀਬਾ ਨੇ ਆਪਣੇ ਸਾਰੇ ਸਕੂਲ ਸੰਗ ਸਰਕਾਰ ਨੂੰ ਸੌਂਪ ਦਿੱਤੇ। ਇਸ ਤੋਂ ਬਾਅਦ ਜੋਤੀਬਾ ਫੂਲੇ ਨੇ ਆਪਣਾ ਧਿਆਨ ਔਰਤ ਦੀ ਸਥਿਤੀ ਵੱਲ ਲਗਾਇਆ। ਉਹਨਾ ਨੇ ਵਿਦਵਾਨਾਂ ਅਤੇ ਉਹਨਾ ਦੇ ਬੱਚਿਆਂ ਲਈ ਐਸ਼ੋ-ਆਰਾਮ ਦੀ ਵਿਵਸਥਾ ਕੀਤੀ, ਜਿੱਥੇ ਉਹ

ਜੋਤੀਬਾ ਫੂਲੇ ਨੇ ਨਾਈਆਂ ਨੂੰ ਕਿਹਾ ਕਿ ਇਹ ਬਾਲ ਵਿਆਹ ਤੇ ਵਾਲ ਕੱਟਣ ਤੇ ਇਨਕਾਰ ਕਰ ਦਿੱਤੇ ਦੇਣ। ਜੋਤੀਬਾ ਫੂਲੇ ਨੇ ਮਰਦਾਂ ਦੁਆਰਾ ਆਪਣੇ ਸੁੱਖ ਲਈ ਇੱਕ ਤੋਂ ਜ਼ਿਆਦਾ ਪਤਨੀ ਰੱਖਣ ਦਾ ਵੀ ਵਿਦਰੋਹ ਕੀਤਾ। ਨੀਵੀਆਂ ਜਾਤਾਂ ਦੇ ਉਦਾਰ ਲਈ ਜੋਤੀਬਾ ਫੂਲੇ ਨੇ ਚੌਵੀ ਸਤੰਬਰ ਅਠਾਰਾਂ ਸੌ ਤਹੇਤਰ ਈਸਵੀ ਨੂੰ ਪੂਨਾ ਵਿੱਚ ਹੌਂਸਲੇ ਵਾਲਾ ਕਦਮ ਚੁੱਕਦੇ ਹੋਏ ਜੋ ਸਮਾਜ ਦੀ ਨੀਂਹ ਰੱਖੀ, ਸਭ ਜਾਤਾਂ ਦੇ ਲੋਕਾਂ ਲਈ ਸੱਤਿਆ ਸਮਾਜ ਦੇ ਦਰਵਾਜ਼ੇ ਖੁੱਲ੍ਹੇ ਸਨ, ਅਠਾਰਾਂ ਸੌ ਛਪੰਜ਼ਾ ਈਸਵੀ ਵਿੱਚ ਜੋਤੀਬਾ ਫੂਲੇ ਨਾਗਪੁਰਾ ਦੇ ਮੈਂਬਰ ਬਣੇ, ਦੇ ਮੈਂਬਰ ਦੇ ਰੂਪ ਦੇ ਵਿੱਚ ਉਹਨਾ ਨੇ ਅਤੇ ਗਰੀਬ ਲੋਕਾਂ ਦੀ ਹਰ ਸੰਭਵ ਸੇਵਾ ਕਰਨ ਦਾ ਯਤਨ ਕੀਤਾ, ਉਹਨਾ ਦੀ market ਉਹਨਾ ਦੇ ਹੀ ਯਤਨਾਂ ਦਾ ਸਿੱਟਾ ਹੈ, ਇਸ ਤੋਂ ਇਲਾਵਾ ਜੋਤੀਬਾ ਫੂਲੇ ਨੇ ਆਪਣੇ ਲੇਖਾਂ ਅਤੇ ਭਾਸ਼ਣਾਂ ਦੁਆਰਾ ਹੀ, ਦਲਿਤ ਅਤੇ ਗਰੀਬ ਵਰਗਾਂ ਦੇ ਹਿਤਾਂ ਲਈ ਹਰ ਸੰਭਵ ਆਵਾਜ਼ ਉਠਾਈ। ਉਹਨਾ ਨੇ ਕੰਮਾਂ ਵਿੱਚ ਅਤੇ ਪ੍ਰਭੂਤਾ ਦਾ ਸਨਮਾਨ ਕਰਨ ਲੱਗੇ ਹੀ ਗਿਆਰਾਂ ਮਈ ਅਠਾਰਾਂ ਸੌ ਅਠਾਸੀ ਈਸਵੀ ਵਿੱਚ ਬੰਬਈ ਵਿੱਚ ਸਮਾਰੋਹ ਆਯੋਜਿਤ ਕੀਤਾ ਗਿਆ, ਇਸ ਸਮਾਰੋਹ ਵਿੱਚ ਜੋਤੀਬਾ ਫੂਲੇ ਨੂੰ ਮਸੀਹਾ ਮੰਨਦੇ ਹੋਏ, ਪ੍ਰਮਾਤਮਾ ਦੇ ਖਿਲਾਫ ਕੀਤਾ ਗਿਆ, ਅਠਾਈ ਨਵੰਬਰ ਅਠਾਰਾਂ ਸੌ ਨੱਬੇ ਈਸਵੀ ਨੂੰ ਜੋਤੀਬਾ ਫੂਲੇ ਦੀ ਮੌਤ ਹੋ ਗਈ। ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਚੋਦਾਂ ਅਪ੍ਰੈਲ ਅਠਾਰਾਂ ਸੌ ਇਕਾਨਵੇਂ ਈਸਵੀ ਨੂੰ ਰਿਆਸਤ ਵਿੱਚ ਪੈਣ ਵਾਲੇ ਮਹਾਓਂ ਦਾ ਦੀ ਥਾਂ ਤੇ ਹੋਇਆ ਸੀ ਉਹ ਆਪਣੇ ਪਿਤਾ ਰਾਮਜੀ ਸਿਕਪਾਲ ਅਤੇ ਮਾਤਾ ਬਾਈ ਮਾਲੋਜੀ

ਕਿਹਾ ਕਰਦੇ ਸਨ, ਮੈਂ ਤਾਂ ਆਪਣੇ ਪਰਿਵਾਰ ਦਾ ਚੋਦਵਾਂ ਰਤਨ ਹਾਂ, ਉੱਨੀ ਸੌ ਪੰਜ ਈਸਵੀ ਵਿੱਚ ਜਦੋਂ ਭੀਮ ਰਾਓ ਚੋਦਾਂ ਸਾਲ ਦੇ ਹੋਏ ਤਾਂ ਉਹਨਾ ਦਾ ਵਿਆਹ ਇੱਕ ਨੌ ਸਾਲ ਲੜਕੀ ਦੇ ਨਾਲ ਕਰ ਦਿੱਤਾ ਗਿਆ, ਲੜਕੀ ਦਾ ਨਾਂ ਰਾਬਾਈਬੀ ਸੀ। ਬਾਲਕ ਭੀਮ ਰਾਓ ਨੇ ਮੁੱਢਲੀ ਸਿੱਖਿਆ ਸਤਾਰਾ ਵਿਖੇ ਪ੍ਰਾਪਤ ਹੋਈ, ਸਕੂਲ ਵਿੱਚ ਦਲਿਤ ਵਰਗ ਦੇ ਬੱਚਿਆਂ ਨੂੰ ਅਲੱਗ ਅਲੱਗ ਬਿਠਾਇਆ ਜਾਂਦਾ ਸੀ, ਸਿੱਟੇ ਵਜੋਂ ਭੀਮ ਰਾਓ ਬੱਚਾ ਵਰਗ ਦੇ ਬੱਚਿਆਂ ਤੋਂ ਵੱਖ ਬੈਠਦੇ ਸਨ, ਉਹਨਾ ਨਾਲ ਉਹਨਾ ਨਾਲ ਖੇਡਾ ਵਿੱਚ ਵੀ ਹਿੱਸਾ ਨਹੀਂ ਲੈ ਸਕਦੇ ਸਨ, ਇਸ ਤੋਂ ਇਲਾਵਾ ਉਹਨਾ ਨੇ ਸੰਸਕ੍ਰਿਤ ਦੀ ਥਾਂ ਫਾਰਸੀ ਪੜ੍ਹਾਈ ਗਈ। ਇਸਦਾ ਕਾਰਨ ਇਹ ਸੀ ਕਿ ਦਲਿਤ ਨੂੰ ਸੰਸਕ੍ਰਿਤ ਨਹੀਂ ਪੜ੍ਹਾਈ ਜਾਂਦੀ ਸੀ, ਇਸ ਲਈ ਸਕੂਲ ਵਿੱਚ ਨਾਂ ਦਾ ਇੱਕ ਅਧਿਆਪਕ ਸਨ ਜਿੰਨਾ ਤੋਂ ਬਾਲਕ ਨਾਲ ਖਾਸ ਪਿਆਰ ਸੀ, ਉਹਨਾ ਦੇ ਪ੍ਰੇਮ ਤੋਂ ਪ੍ਰਭਾਵਿਤ ਹੋ ਕੇ ਭੀਮ ਰਾਓ ਨੇ ਜੀਵਨ ਭਰ ਆਪਣੇ ਨਾਲ ਨਾਲ ਲੜਾਈ ਰੱਖਿਆ। ਬਿਨਾ ਸ਼ੱਕ ਇਹ ਆਪਣੇ ਗੁਰੂ ਪ੍ਰਤੀ ਸੱਚੀ ਸਰਧਾਂਜ਼ਲੀ ਸੀ, ਉੱਨੀ ਸੌ ਅੱਠ ਈਸ਼ਵੀ ਵਿੱਚ ਭੀਮ ਰਾਓ ਨੇ, ਹਾਈ ਸਕੂਲ ਬੰਬਈ ਤੋਂ ਮੈਟ੍ਰਿਕ ਦੀ ਪ੍ਰੀਖਿਆ pass ਕੀਤੀ ਅਤੇ ਉੱਨੀ ਸੋਂ ਬਾਰਾਂ ਈਸਵੀ ਵਿੱਚ ਕਾਲਜ ਦੇ BA ਵਿੱਚੋਂ pass ਹੋਏ ਅਗਲੇ ਹੀ ਸਾਲ ਉਹਨਾ ਨੂੰ ਦਾ ਰਾਜ ਵਿੱਚੋਂ ਪ੍ਰਾਪਤ ਹੋਈਆਂ ਅਤੇ ਉਹ ਕੋਲੰਬੀਆਂ ਯੂਨੀਵਰਸਿਟੀਆਂ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਚਲੇ ਗਏ। ਆਪਣੀ ਜਾਤ ਵਿੱਚ ਉਹ ਆਪਣੇ ਵਿਅਕਤੀ ਸਨ। ਦੇਸ਼ ਨੂੰ ਇਹ ਅਸਫਲਤਾ ਪ੍ਰਾਪਤ ਹੋਈ, ਉਹਨਾ ਨੇ ਕੈਲੀਫੋਰਨੀਆਂ ਯੂਨੀਵਰਸਿਟੀ ਤੋਂ ਉੱਨੀ ਸੌ ਪੰਦਰਾਂ ਈਸਵੀ ਵਿੱਚ ਸਾਸਤਰ ਵਿੱਚ MA pass ਕੀਤੀ। ਇਸ ਤੋਂ ਬਾਅਦ ਉੱਨੀ ਸੌ ਸੋਲਾਂ ਈਸਵੀ ਵਿੱਚ doctorate ਖਿਤਾਬ ਨਾਲ ਹੋਏ। ਇਸ ਤੋਂ ਬਾਅਦ ਡਾਕਟਰ ਭਾਈ ਇੰਗਲੈਂਡ ਚਲੇ ਗਏ, ਜਿੱਥੇ ਉਹਨਾ ਨੇ London school of Economics ਵਿੱਚ ਦਾਖਲਾ ਲਿਆ। ਪਰ ਉੱਨੀ ਸੌ ਸਤਾਰਾਂ ਈਸਵੀ ਵਿੱਚ ਉਹਨਾ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਸਿੱਟੇ ਵਜੋਂ ਡਾਕਟਰ, ਭਾਉ ਨੇ ਆਪਣੀ ਪੜ੍ਹਾਈ ਵਿੱਚੋਂ ਹੀ ਛੱਡ ਕੇ ਭਾਰਤ ਵਾਪਸ ਆਉਣਾ ਪਿਆ, ਭਾਰਤ ਵਿੱਚ ਵਾਪਸ ਆ ਕੇ ਉਹਨਾ ਨੇ ਬੰਬਈ ਵਿੱਚ ਅਧਿਆਪਕ ਦੀ ਨੌਕਰੀ ਕਰ ਲਈ। ਪਰ ਐਨੀ ਜ਼ਿਆਦਾ ਯੋਗਤਾ ਬਈ ਉਹਨਾ ਨੂੰ ਉੱਥੋਂ ਬੇਇੱਜ਼ਤ ਹੋਣ ਤੋਂ ਨਾ ਬਚਾ ਸਕੀ, ਉੱਚ ਜਾਤੀ ਅਧਿਆਪਕਾਂ ਉਹਨਾ ਨੂੰ ਕਈ ਤਰ੍ਹਾਂ ਨਾਲ ਤੰਗ ਕਰਦੇ ਅਤੇ ਉਹਨਾ ਨੂੰ

Hello ਹਾਂਜੀ ਮੇਰਾ ਨਾਮ ਰਾਜੂ ਅਤੇ ਮੈਂ ਅਬੋਹਰ city ਤੋਂ belong ਕਰਦਾ ਹਾ। ਠੀਕ ਹੈ ਜੀ। ਮਤਲਬ ਮੈਨੂੰ ਇੱਥੇ ਚੰਡੀਗੜ੍ਹ ਸ਼ਹਿਰ ਮਤਲਬ ਮੈਂ ਪਹਿਲਾਂ ਤਾ ਆਪਣੇ ਮੇਰੇ ਮਾਤਾ ਪਿਤਾ, ਮੇਰੇ ਮਾਤਾ ਉੇਹਦੀ ਮੇਰੀ, ਜਦੋਂ ਮੈਂ, ਜਦ ਮੈਂ ਅੱਠ ਸਾਲ ਦੀ age ਸੀਗੀ, ਮਤਲਬ ਉਦੋਂ ਮੇਰੇ mother expire ਹੋ ਗਏ ਸਨ। ਉਸ ਤੋਂ ਬਾਅਦ ਮੇਰੇ ਪਾਪਾ ਮਤਲਬ ਸਾਡਾ ਖੇਤੀਬਾੜੀ ਦਾ ਆਪਣਾ, ਖੇਤੀਬਾੜੀ ਆਪਣੇ ਕੋਲੇ ਸੱਠ ਕਿੱਲੇ ਆਉਂਦੇ ਹਨ। ਹੈਂ ਜੀ ਉਹਦੇ ਵਿੱਚੋਂ ਮਤਲਬ ਉਹਦੀ ਕ ਅਸੀਂ ਖੇਤੀਬਾੜੀ ਕਰਦੇ ਹਾਂ, ਠੀਕ ਹੈ ਜੀ, ਮਤਲਬ ਮੈਂ ਖੇਤ ਦਾ ਕੰਮ ਸੰਭਾਲਦਾ, ਪਾਪਾ ਥੋੜ੍ਹੀ ਦਾਰੂ ਜ਼ਿਆਦਾ ਪੀਂਦੇ ਹਨ, ਇਸ ਕਰਕੇ ਮਤਲਬ ਉਹ

ਉਸ ਤੋਂ ਬਾਅਦ ਆ ਕੇ ਥੋੜ੍ਹਾ ਬਹੁਤ ਆਪਣਾ ਸਕੂਲ ਦਾ ਕੰਮ ਕਰਕੇ ਚਾਹ-ਪਾਣੀ ਪੀਂਦੇ, ਪੀ ਕੇ ਮਤਲਬ ਆਪਣਾ ਥੋੜ੍ਹਾ ਬਹੁਤਾ ਜਿਹੜਾ ਕੰਮ ਆ ਘਰਦਾ ਉਹ ਕਰ ਲੈਂਦੇ, ਏਦਾਂ ਕਰਕੇ ਆਪਣੀ ਜ਼ਿੰਦਗੀ ਕੱਟ ਰਹੀ ਸੀ। ਇਸ ਕ ਇਸ ਤੋਂ ਬਾਅਦ, ਇਹ ਤੋਂ ਬਾ, ਇਸ ਤੋਂ ਬਾਅਦ ਇਸੇ ਕਰਕੇ ਫੇਰ

ਤਾਂ ਮੈਂ ਇਸ ਕਰਕੇ ਫੇਰ ਮੈਂ ਸੋਚਿਆ ਬਈ ਚੱਲੋ ਵਧੀਆ ਘਰ ਦਾ ਖਰਚਾ ਨਿਕਲਦਾ ਜਾਵੇਗਾ, ਇਸ ਕਰਕੇ ਫੇਰ ਮੈਂ ਘਰੋਂ ਊਂ ਸਮਾਜ pack ਕੀਤਾ ਅਤੇ ਚੱਲ ਪਿਆ, ਬਈ ਹੈ ਨਾ, ਬਈ ਕੰੰਮ ਕਰਨ ਨੂੰ ਹੈ ਨਾ ਇਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਇਆ ਪਹਿਲੇ ਦਿਨ ਆਪਣਾ system ਦੇਖਿਆ ਹੋਇਆ। ਲਾਈਆਂ, ਆਪਣੀ into interview ਆਪਾਂ ਨੂੰ clear ਹੋਇਆ ਬਈ job, business ਬਾਰੇ ਵੀ, ਕਿਦਾਂ ਹੈ ਨਾ ਬਈ ਕੀ ਚੀਜ਼ ਕਰਨੀ ਚਾਹੀਦੀੌ ਹੈ ਅਤੇ ਆਪਣੇ ਲਈ ਕੀ ਚੀਜ਼ important ਹੈ। ਬਈ job ਇੱਕ, ਨੌਕਰੀ ਇੱਕ ਇਹੋ ਜਿਹੀ ਚੀਜ਼ ਆ, ਜਿਹੜੀ ਬੰਦਾ ਨੂੰ ਭੁੱਖਾ ਮਰਨ ਨਹੀਂ ਦਿੰਦੀ ਅਤੇ ਤਰੱਕੀ ਕਰਨ ਨਹੀਂ ਦਿੰਦੀ।

ਪੈਸੇ ਦੇ ਨਾਲ brother ਆਪਣੇ ਖਰਚੇ ਹੀ ਪੂਰੇ ਹੁੰਦੇ ਆ, ਆਂਪਾਂ ਜ਼ਿੰਦਗੀ ਵਿੱਚ ਹੋਰ ਕੁੱਝ ਅੱਗੇ ਨਹੀਂ ਕਰ ਸਕਦੇ, ਜਿਦਾਂ ਕਿ ਆਪਣੇ ਸੁਪਨੇ ਨਹੀਂ ਪੂਰੇ ਕਰ ਹੁੰਦੇ ਬੱਸ ਆਪਣੇ ਖਰਚੇ ਪੂਰੇ ਕਰਾਂਗੇ।

ਲਾਭ ਅੋਰ ਹਾਨੀ ਵੀ ਹੁੰਦੇ ਹਨ। ਜਿਦਾਂ ਬਈ loss and profit ਵੀ ਹੁੰਦੇ ਹਨ, ਪਰ ਜ਼ਿਆਦਾਤਰ ਦੇਖਿਆ ਜਾਵੇ ਤਾਂ ਅਗਰ ਆਪਾਂ ਅੱਛੇ ਤਰੀਕੇ ਨਾਲ ਕਰਦੇ ਹਾਂ ਕਿਸੇ ਵੀ ਚੀਜ਼ ਕੰਮ ਨੂੰ ਠੀਕ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਫਾਇਦਾ ਹੀ ਹੁੰਦਾ ਹੈ। ਠੀਕ ਹੈ ਜੇ ਆਪਾਂ ਅਣਗਹਿਲੀ ਚੀਜ਼ ਕਰਦੇ ਹਾਂ, ਅਣਗਹਿਲੀਆਂ ਵਰਤਦੇ ਹਾਂ, ਹੈ ਨਾ, ਫੇਰ ਆਪਣੇ, ਨਹੀਂ ਹੋ ਸਕਦਾ ਆਪਣਾ ਕੰਮ, ਜਿਦਾਂ ਕਿ ਜਦੋਂ ਮੈਂ ਇੱਥੇ ਆਇਆ ਪਹਿਲਾ ਮੈਂ ਇੱਥੇ believe ਨਹੀਂ ਕੀਤਾ ਬਈ ਹਾਂ ਏਦਾਂ ਵੀ ਕੁੱਛ ਹੋ ਸਕਦਾ, ਬਈ ਏਦਾਂ ਵੀ ਲੱਖ ਲੱਖ ਆਉਣ ਲੱਗ ਗਿਆ ਤਾਂ ਲੋਕ ਫੇਰ ਅਮੀਰ ਕਾਹਤੋ ਨਹੀਂ ਹੋ ਰਹੇ।

ਕਿਵੇਂ ਕਿਵੇਂ ਆਪਣੇ manager level ਤੱਕ ਪਹੁੰਚੇ ਅਤੇ ਜਿਵੇਂ ਚਾਰ level ਦੱਸੇ ਜਾਂਦੇ ਹਨ। ਪਹਿਲਾ ਤਾਂ ਹੈਗਾ ਹੈ ਸ as is assistant supervisor level A ਇਸ level ਉਸ ਤੋਂ ਬਾਅਦ supervisor, ਉਸ ਤੋਂ ਬਾਅਦ assistant manager ਉਸ ਤੋਂ ਬਾਅਦ manager ਹੈ ਨਾ ਇਹੀ ਹੁੰਦਾ ਆ ਆਪਣੇ ਜਿਹੜੇ ਸੁਪਨਿਆਂ ਵਾਲਾ level ਜੋ ਸੁਪਨਾ level ਹੈ ਨਾ ਉਸਦਾ ਕਿਹਾ ਜਾ ਸਕਦਾ ਹੈ, ਮਤਲਬ ਇੱਕ ਸੌ ਵੀਹ CC ਤੇ ਹੁੰਦਾ ਹੈ। ਇਸ ਤੋਂ ਬਾਅਦ ਮਤਲਬ ਏਦਾਂ ਕਰਕੇ ਬੰਦਾ ਇਹ ਮੰਜ਼ਿਲ ਤੱਕ ਬਹੁਤ time ਤਾਂ ਲੱਗਦਾ ਨਹੀਂ ਪਰ ਮਿਹਨਤ ਲੱਗਦੀ ਹੈ। time ਤਾਂ ਭਾਵੇਂ ਛੇ ਮਹੀਨੇ, ਚਾਰ ਮਹੀਂਨੇ ਵਿੱਚ complete ਕਰ ਲਾ ਆਪਣਾ manager ਪਰ ਉਹਦੇ ਲਈ ਬਹੁਤ ਸਖਤ ਮਿਹਨਤ ਚਾਹੀਦੀ ਹੈ, ਦਿਨ ਰਾਤ ਇੱਕ ਕਰਨਾ ਪੈਂਦਾ ਹੈ। ਜਿਹੜਾਂ ਕਿ ਆਪਾਂ ਨਹੀਂ ਕਰਦੇ। ਆਪਾਂ ਲੋਕਾਂ ਦੀਆਂ ਗੱਲਾਂ ਚ ਆ ਜਾਂਦੇ ਹਾਂ ਜਿਵੇਂ ਕਿ ਕੋਈ ਲੋਕ ਕਿਸੇ ਨੇ ਕਹਿ ਤਾ ਬਈ ਏਦਾਂ ਦੇ ਕੰਮ ਨਹੀਂ ਚੱਲਦੇ, ਬਈ ਏਦਾਂ ਦੇ ਕੰਮ ਨਹੀਂ ਚੱਲਦੇ, ਹੈ ਨਾ, ਬਈ ਇਹ ਤਾਂ fraud ਆ, ਹੈ ਨਾ, ਏਦਾਂ ਕਰਕੇ fraud ਹੋ ਜਾਊਗਾ ਇਹ ਤਾਂ ਹੈ ਨਾ ਆਪਣੇ ਨਾਲ ਕਰ ਲੈਣਗੇ। ਬਾਕੀ ਹੈ ਨਾ ਬਈ ਇਹ ਤਾਂ ਬੰਦੇ ਜੋੜਨ ਵਾਲਾ ਕੰਮ ਆ, ਬਾਕੀ ਵੀਰੇ ਬੰਦੇ ਕਿੱਥੇ ਨਹੀਂ ਜੋੜੇ ਜਾਂਦੇ, ਦੇਖੋ ਹੁਣ ਅੰਬਾਨੀ ਦੀ ਅਠਾਨੀ ਦੀ ਆਪਾਂ ਜਦੋਂ SIM ਕਰਦੇ ਹੈ ਨਾ ਉਹਦੇ ਵਿੱਚ ਵੀ ਦੇਖੋ ਹੁਣ ਤਾਂ ਇਹ ਲੱਗਦਾ ਵਾ ਉਹ ਬੰਦੇ ਨੇ ਕੇਰਾਂ ਪੈਸੇ ਲਾ ਤੇ ਹੈ ਨਾ ਬਈ ਉਹਨੇ ਬੰਦੇ ਨੇ ਕੇਰਾਂ free SIM ਕਰਤੇ ਸਾਰੇ, ਅੰਬਾਨੀ ਕਿਹੜਾ ਐਨਾ ਕਰੋੜਪਤੀ ਹੈ, ਹੁਣ ਤੁਹਾਡੇ ਦੇਖ ਲਉ, ਇੱਕ ਨਾ ਉਹਨੇ ਪੈਸਾ invest ਕੀਤਾ ਆਪਦਾ, ਏਦਾਂ ਉਹਨੇ ਉਹਨੇ ਆਪਣੇ free ਕਰਤੇ ਆ SIM ਸਾਰੇ ਲੋਕਾਂ ਨੇ ਲਈਆ ਹੈ ਨਾ, ਬਈ ਜੀਓ ਦੇ SIM ਹੈ ਨਾ

ਏਦਾਂ ਕਰਕੇ ਹੁਣ ਸਾਰਾ ਪੈਸਾ ਕੀ ਹੋ ਰਿਹਾ, ਇੱਕ ਬੰਦੇ ਤੋਂ ਵੀ ਢਾਈ ਸੌ, ਤਿੰਨ ਸੌ ਜਾ ਵੜਿਆ ਦੇਖ ਲਉ ਉਸ ਹਿਸਾਬ ਨਾਲ ਕਿੰਨੇ ਪੈਸੇ ਜਾਂਦੇ ਹੈ, ਹੈ ਨਾ, ਤੁਸੀਂ ਦੇਖ ਲਉ ਡੇਢ ਸੌ ਕਰੋੜ ਦੀ ਆਬਾਦੀ ਆ, ਮੇਰੇ ਫਿਲਹਾਲ ਤਾਂ ਜੀਓ SIM ਜ਼ਿਆਦਾਤਰ ਚੱਲਦਾ ਹੈ ਨਾ ਤੁਸੀਂ ਦੇਖ ਲਉ ਆਪਣੇ ਹਿਸਾਬ ਨਾਲ ਬਈ ਇੱਕ ਬੰਦੇ ਦਾ ਢਾਈ ਸੌਂ ਹੁੰਦਾ ਦੇਖ ਲਾ ਕਿਤਨਾ ਹੋ ਗਿਆ, ਇੱਕ family ਚੋਂ ਲਗਭਗ ਇੱਕ family ਚ ਲਗਭਗ ਦੋ ਹਜ਼ਾਰ, ਢਾਈ ਹਜ਼ਾਰ ਜਾਂਦਾ ਐ, ਸਹੀ ਹੈ ਨਾ, ਇੱਕ family ਚੋਂ ਹੈ ਨਾ ਏਦਾਂ ਕਰਕੇ ਦੇਖ ਲਉ ਬਈ ਕਿਦਾਂ ਪੈਸਾ ਕਮਾ ਰਿਹਾ ਬੰਦਾ, ਹਰੇਕ ਬੰਦੇ ਨੇ invest ਕੀਤਾ ਹੀ ਹੈ, ਹੁਣ ਦੇਖ ਲਉ, ਆਪਣੀ ਜਿਹੜਾ Oyo ਹੋਟਲ ਹੋ ਗਿਆ, ਬੰਦੇ ਨੇ ਹੋਟਲ ਉਹਦਾ ਆਪਦਾ ਕੋਈ office ਨਹੀਂ ਹੈਗਾ। ਹਾਲਾਂਕਿ ਉਹਨੇ ਐਪ ਚਲਾਈ ਹੋਈ ਸੀਗੀ, ਹੁਣ ਉਹ ਐਪ ਦੇ ਜ਼ਰੀਏ ਦੇਖ ਲਉ ਕਿੰਨਾ ਲੱਖਾਂ ਕਰੋੜਾਂ ਪੈਸਾ ਕਮਾ ਰਿਹਾ। ਸਹੀ ਹੈ ਨਾ, ਏਦਾਂ ਕਰਕੇ ਆਪਾਂ ਆਪਦੀ ਸੋਚ ਹਜੇ develop ਨਹੀਂ ਕਰਦੇ ਹੈ ਨਾ, update ਨਹੀਂ ਕਰਦੇ ਬਈ ਸਮੇਂ ਦੇ ਹਿਸਾਬ ਨਾਲ ਹੈ ਨਾ ਆਪਾਂ ਨੂੰ develop ਕਰਨੀ ਚਾਹੀਦੀ ਹੈ।

ਤੇਰੇ ਮੰਮੀ ਪਾਪਾ ਨੇ ਤੁਹਾਨੂੰ ਜਨਮ ਦਿੱਤਾ ਹੈ, ਹੁਣ ਉਦਾਂ ਵੀ ਉਹ ਤੁਸੀਂ ਵੀ ਤਾਂ ਆਏ ਹੋ ਉਸ ਤੋਂ ਬਾਅਦ ਤੁਹਾਡਾ ਵਿਆਹ ਹੋਊਗਾ ਮਤਲਬ ਅੱਗੇ ਵੀ ਤਾਂ ਪੀੜੀ ਵੱਧਦੀ ਜਾਊਗੀ, ਤੁਸੀਂ ਬੰਦੇ ਜੋੜ ਰਹੇ ਹੋ। ਹਾਂ ਬੰਦੇ ਜੋੜ ਰਹੇ ਹੋ ਤੁਸੀਂ। ਤਾਂ ਇਹੀ ਚੀਜ਼ਾਂ ਸਮਝਣ ਵਾਲੀਆਂ ਵੀਰੇ, ਮਤਲਬ ਤੁਹਾਨੂੰ ਵੀ ਪਤਾ network ਇੱਕ ਇਹੋ ਜਿਹੀ ਚੀਜ਼ ਹੈ ਉਹ ਤਾਂ ਅਗਾਂਹ ਦੀ ਅਗਾਂਹ create ਹੋਣੀ ਹੈ, ਏਦਾਂ ਨਹੀਂ ਹੈ, ਇਹਨਾ ਦਾ network ਇਕੱਲਾ ਬਣਾਉਣਾ ਬੱਸ ਠੀਕ ਹੈ ਅਤੇ ਪੈਸਾ ਵੀ ਤੁਹਾਨੂੰ ਪਤਾ ਨਾ ਕਿਦਾ ਕਿਦਾ ਆਉਂਦਾ ਬਈ ਤੁਸੀਂ ਇਹ ਸੋਚ ਕੇ ਨਾ ਚੱਲੋ ਬਈ ਅਗਲੇ ਬੰਦੇ ਦਾ ਫਾਇਦਾ ਇਹਦੇ ਵਿੱਚ, ਇਹਦੇ ਵਿੱਚ ਇਹ ਸੋਚੋ ਬਈ ਸਾਡਾ ਕਿੰਨਾ ਕੁ ਫਾਇਦਾ, ਸਹੀ ਹੈ ਨਾ, ਫੇਰ ਤੁਸੀਂ ਕਿੱਥੇ ਤੋਂ ਕਿੱਥੇ ਉੱਠ ਕੇ ਬਣ ਸਕਦੇ ਆਂ, ਤੁਸੀਂ ਅਗਲੇ ਦੇ ਫਾਇਦੇ ਵੱਲ ਵੇਖਦੇ ਆ ਬਈ ਏਦਾਂ ਅਗਲੇ ਦਾ ਕਿੰਨਾ ਫਾਇਦਾ ਹੋ ਰਿਹਾ। ਜਾਲਾ ਲਾ ਕੇ ਜਿਹੜੀ ਕਿ ਬੇਇਮਾਨੀ ਵੱਜਦੀ ਹੈ। ਸਹੀ ਹੈ ਨਾ, ਏਦਾਂ ਕਰਕੇ ਵੀਰੇ, ਖੁਦ ਤੇ ਵਿਸਵਾਸ ਰੱਖੋ, ਜਿਹੜੇ ਬੰਦੇ ਨੂੰ ਖੁਦ ਤੇ believe ਹੈ ਨਾ ਬਈ ਮੈਂ ਕਰ ਲਊਗਾ, ਮੇਰਾ ਖੁਦ ਤੇ ਵਿਸ਼ਵਾਸ ਆ, ਉਹੀ ਬੰਦਾ ਆਪਾ ਜ਼ਿੰਦਗੀ ਚ ਅੱਗੇ ਤਰੱਕੀ ਵੱਧ ਕਰਦਾ। ਬਾਕੀ ਦੇ਼ਖ ਲਉ ਜੋ ਪਹਿਲਾ ਦਿਨ ਸੀਗਾ ਮਤਲਬ ਮੇਰਾ ਹੈ ਨਾ ਜਦ ਪਹਿਲਾ ਦਿਨ ਸੀਗਾ ਮੇਰਾ, ਮੈਨੂੰ ਏਦਾਂ ਲੱਗਦਾ ਸੀ ਮੈਨੂੰ ਏਦਾਂ ਸੀ ਇਹ fake ਰਿਹਾ, ਨਹੀ fake ਰਿਹਾ। ਮੈਂ ਬਹੁਤ ਗਾਲਾਂ ਕੱਢੀਆਂ ਇਹਨਾ ਨੂੰ ਮੈਂ ਕਿਹਾ ਤੁਸੀਂ ਬਣਾ ਜਾਈਦੇ ਆ, ਹੈ ਨਾ। ਵੇਖ ਮੈਂ ਏਦਾਂ ਹੈ ਨਹੀਂ ਗਾ, ਮੈਂ ਚੱਲਿਆਂ ਘਰ ਆ ਕੇ ਬਸਤਾ ਚੱਕ ਕੇ, ਫਿਰ ਇਕ ਛੋਟੀ ਜਿਹੀ age ਵਾਲਾ ਜੋ ਕਿ ਗੱਡੀ ਫਾਰਚੂਨਰ ਲੈ ਕੇ ਆਇਆ ਬੰਦਾ, ਦੇਖੋ ਗੁਰੀ sir, ਗੁਰੀ sir ਨੂੰ ਦੇਖ ਕੇ ਮੈਂ ਰੁਕਿਆ ਇੱਥੇ,

ਉਹ ਬੰਦਾ ਏਦਾਂ ਦਾ ਉਹਦੀ ਜਿਹੜੀ girl-friend ਸੀ, ਹੈ ਨਾ, ਮਤਲਬ ਉਹ ਆਪਣੇ ਜਿਹੜੀ ਉਹਦੀ ਘਰਵਾਲੀ girl-friend ਸੀਗੀ ਮਤਲਬ ਉਹਦੇ ਪਾਪਾ ਇੱਕ ਮਹੀਨੇ ਦਾ ਪੰਜਾਹ ਹਜ਼ਾਰ, ਸੱਠ ਹਜ਼ਾਰ ਕਮਾਉਂਦੇ ਸੀ। ਕਿ ਮਤਲਬ ਉਹ ਬੰਦਾ ਉਹਨੂੰ ਪਿਆਰ ਕਰਦਾ ਸੀ ਅਤੇ ਪਰ ਉਹ ਕਾਹਦੇ ਲਈ ਉਹਨਾ ਕਿਸ ਕਿਸ ਚੀਜ਼ ਕਰਕੇ ਉਹਦਾ ਉਹਨਾ ਦਾ ਵਿਆਹ ਨਹੀਂ ਹੋਇਆਂ marriage ਨਹੀਂ ਹੋਈ। ਬਈ ਉਹ ਵੀ ਛੋਟੀ family ਤੋਂ belong ਕਰਦਾ ਹੈ ਜਾਂ ਛੋਟਾ ਪੈਸਾ ਕਮਾਉਂਦਾ ਹੈ ਜਾਂ ਕੁੱਛ ਵੀ ਹੈ ਨਾ, ਬਈ ਏਦਾਂ ਕਰਕੇ ਬਈ ਉਹਨੇ ਕਿਹਾ ਬਈ ਤੂੰ ਸਾਡੇ level ਦਾ ਹੈ ਨਹੀਂ, ਏਦਾਂ ਕਰਕੇ ਫਿਰ ਵੀ ਉਹਨਾ ਦਾ ਰਿਸ਼ਤਾ ਨਹੀਂ ਹੋਇਆ ਮਤਲਬ ਏਦਾਂ ਕਰਕੇ ਉਹਨਾ ਨੇ reject ਕਰ ਦਿੱਤਾ। ਫੇਰ ਉਸ ਬੰਦੇ ਨੇ ਉਸਨੂੰ ਪਾਉਣ ਲਈ ਮਤਲਬ ਐਨਾ ਨਹੀਂ ਕਿ ਨੌਕਰੀਆਂ ਨੌਕਰੀਆਂ ਨੂੰ ਵਥੇਰਾ ਟੱਕਰਾਂ ਮਾਰੀਆਂ ਨਾ, ਕਿ ਜੋ ਉਹਨੂੰ ਕੁੱਛ ਨਹੀਂ ਦਿਖਿਆ ਅੱਗੇ, ਹੈ ਨਾ ਉਹ ਤੋਂ ਬਾਅਦ ਫੇਰ ਕੀ ਹੋਇਆ। ਉਸ ਤੋਂ ਬਾਅਦ ਉਹਨੂੰ ਜਦੋਂ ਅੱਗੇ ਕੁੱਛ ਦਿਖਿਆ ਨਹੀਂ, ਉਹਨੂੰ ਅਚਾਨਕ ਏਦਾਂ ਕਰਕੇ ਫੇਰ call ਵਾਲ ਆਈ ਠੀਕ ਹੈ ਬਈ ਏਦਾਂ ਕਰਕੇ ਆ ਆਪਣੀ ਚੰਡੀਗੜ੍ਹ ਵਿੱਚ ਚੰਡੀਗੜ੍ਹ ਦਾ ਰਹਿਣਾ ਵਾਲਾ ਹੈ, ਹੈ ਨਾ, ਅਤੇ ਚੰਡੀਗੜ੍ਹ ਵਿੱਚ ਹੀ ਆਪਣਾ office work ਦਾ ਕੰਮ ਹੈ, ਏਦਾਂ ਕਰਕੇ forever company ਹੈ।

ਕਿਹੜੇ manager ਹਾਂ, manager ਹਾਂ, manager ਥੱਲੇ ਦੱਸ direct manager ਚਾਹੀਦੇ ਹੈ। ਦੇਖ ਲਉ, ਮਤਲਬ ਬਈ ਬੰਦੇ ਦਾ ਸਾਢੇ ਪੰਜ ਛੇ ਲੱਖ ਦਾ check ਹੋਊਗਾ ਮਹੀਨੇ ਦਾ, ਕਿਂੰਨੇ ਦਾ, ਸਾਢੇ ਪੰਜ ਛੇ ਲੱਖ ਦਾ check ਮਿੰਨੀ ਕੂਪਰ ਬੰਦੇ ਨੇ, ਹਾਲਾਂਕਿ ਚੰਡੀਗੜ੍ਹ ਵਿੱਚ first ਪਹਿਲੀ ਵਾਰੀ ਉਸ ਬੰਦੇ ਨੇ ਲੈ ਗਿਆ ਸੀ, ਚੰਡੀਗੜ੍ਹ ਵਿੱਚ ਪਹਿਲਾਂ ਕਿਸੇ ਨੇ ਮਿੰਨੀ ਕੂਪਰ ਨਹੀਂ ਲਿਆਂਦੀ, first ਦੋ ਹਜ਼ਾਰ ਅਠਾਰਾਂ ਵੇਲੇ ਦੀ ਉਹਨਾ ਦੇ ਲੈ ਕੇ ਆਉਂਦੀ ਹੈ, ਮਿੰਨੀ ਕੂਪਰ ਜੋ ਕਿ ਆਪਣੀ ਜੋ ਕਿ ਆਪਣੀ marriage ਮੰਗਣੀ ਦੇ ਤੌਰ, ਮੰਗਣੀ ਵਿੱਚ ਉਹਨਾ ਨੂੰ song ਸੁਣਿਆ ਸੀ, ਮਿੰਨੀ ਕੂਪਰ ਲੈ ਦੂੰਗਾ, ਵਿੱਚ ਬੈਠ ਕੇ ਤੂੰ ਮਾਰੀ ਗੇੜੀਆਂ, ਹੈ ਨਾ, ਏਦਾਂ ਕਰਕੇ ਉਸ ਬੰਦੇ ਨੇ ਬਈ ਉਹ ਜੋ ਕਿ ਨਾ ਗਾਣੇ ਦੇ ਤੌਰ ਤੇ ਉਹਦੇ ਵਾਸਤੇ ਏਦਾਂ ਦਿਮਾਗ ਚ ਫਿੱਟ ਹੋ ਗਿਆ ਬਈ ਮੈਂ ਮਿੰਨੀ ਕੂਪਰ girl friend ਨੂੰ ਆਪਣੀ ਨੂੰ gift ਕਰਨੀ ਆ, ਖੈਰ ਜੋ ਵੀ ਹੈ, ਘਰਵਾਲੀ ਨੂੰ ਨਾ, ਬਈ ਏਦਾਂ ਕਰਕੇ ਉਹ ਬਸ ਬੰਦੇ ਨੇ ਆਪਣੇ ਫੇਰ ਵਿਆਹ ਤੇ ਨਾ ਉਹਨੂੰ ਮਿੰਨੀ ਕੂਪਰ gift ਕੀਤੀ, ਪੈਂਹਠ ਲੱਖ, ਸੱਤਰ ਲੱਖ ਦੀ ਵੀਰੇ ਦੇਖ ਲਉ, ਮਾੜਾ ਜਿਹਾ ਸੋਚਣ ਵਾਲੀ ਗੱਲ ਹੈ ਬਈ ਮਾੜੀ ਮੋਟੀ ਗੱਲ ਨਹੀਂ forever ਨਾ ਬਹੁਤ ਵੱਡੀ ਚੀਜ਼ ਹੈ ਨਾ, ਬਈ ਆਪਾਂ ਦੋ ਮਿੰਟ ਇੱਕ ਸੌ ਸੱਤਰ plus ਕੰਪਨੀਆਂ ਦੇ ਸੱਤਰ plus ਕੰਪਨੀਆਂ ਦਾ business ਆ, ਉਹਨੂੰ ਮਿੰਟ ਦੋ ਮਿੰਟਾਂ ਚ judge ਕਰ ਲੈਂਦੇ ਆ ਬਈ, ਲੈ, fraud ਹੋਊਗਾ, ਬੰਦੇ ਜੋੜਨ ਵਾਲਾ ਕੰਮ ਹੈ, ਹੈ ਨਾ, ਤਾਂ ਵੀਰੇ ਆਪਾਂ ਨੂੰ ਸੋਚਣਾ ਚਾਹੀਦਾ ਹੈ ਨਾ ਵੀਰੇ ਆਪਾਂ ਏਦਾਂ ਕਰਕੇ ਵੀ judge ਕਰ ਲੈਂਦੇ ਹਾਂ ਅਤੇ ਆਪਾਂ ਕਿਸੇ ਦੇ ਮਗਰ ਲੱਗ ਕੇ ਆਪਣਾ future ਖਰਾਬ ਕਰ ਲੈਂਦੇ ਹਾਂ career ਤਾਂ ਆਪਾਂ ਨੂੰ ਹਰੇਕ ਚੀਜ਼ ਜੋ ਕੋਈ ਵੀ ਕੰਮ ਹੈ ਮੈਂ ਏਦਾਂ ਨਹੀਂ ਕਹਿੰਦਾ ਕਿ forever ਹੀ ਹੈ ਨਾ। ਤੁਸੀਂ ਏਦਾਂ ਹੋਰ ਅਗਰ field ਕਿਤੇ ਵੀ ਚਲੇ ਜਾਉ ਤਾਂ ਪਹਿਲਾਂ ਆਪ ਖੁਦ ਦੇਖੋ ਕੋਈ ਬੰਦਾ ਕਹਿ ਰਿਹਾ ਨਾ ਬਈ ਏਦਾਂ ਕਰਕੇ ਤੂੰ ਨਾ ਜਾ ਯਾਰ ਉਹਦੀ ਸਲਾਹ ਲੈਣੀ ਜ਼ਰੂਰੀ ਹੈ ਤੁਹਾਨੂੰ ਤੁਹਾਡੀ ਜ਼ਿੰਦਗੀ, ਤੁਹਾਡੇ decision ਹੈ, ਤੁਹਾਡੇ ਫੈਸਲੇ ਹੋਣੇ ਹੈ ਠੀਕ ਹੈ, ਬਾਕੀ ਅੱਗੇ ਤੁਹਾਨੂੰ ਪਤਾ, ਤੁਸੀਂ ਆਪਣਾ ਜੋ ਵੀ procedure ਹੈ ਚਲਾਉਣਾ ਹੈ ਨਾ ਅੱਗੇ, ਕੱਲ ਨੂੰ ਤੁਸੀਂ ਯਾਰ ਕਿਸੇ ਦੀ ਸਲਾਹ ਲੈ ਕੇ ਚੱਲੋਗੇ ਤਾਂ ਬਈ ਮਾਰ ਹੀ ਖਾਉਗੇ ਜ਼ਿੰਦਗੀ ਚ, ਸਹੀ ਹੈ ਨਾ, ਪਹਿਲਾ ਖੁਦ belie ਵੇਖੋ ਉਹਨੂੰ, ਖੁਦ ਵੀ ਜਾਂਚੋ ਉਹਨੂੰ ਹਾਂ ਬਈ ਹੈ ਬਈ ਕੌਣ ਮੰਨਦਾ ਵੀਰੇ ਹੈ ਗੱਲਬਾਤ ਸਹੀ ਹੈ ਨਾ ਏਦਾਂ ਕਰਕੇ ਵੀਰੇ ਬੱਸ ਆਹੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਹਾਂ।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

ਇਸ ਦਿਨ ਦਿੱਲੀ ਵਿੱਚ ਵਿਜੈ ਚੌਂਕ ਵਿਖੇ ਵਿਸ਼ੇਸ਼ parade ਆਯੋਜਿਤ ਕੀਤੀ ਜਾਂਦੀ ਹੈ। ਭਾਰਤ ਦੇ ਰਾਸ਼ਟਰਪਤੀ ਇੱਕ ਰਾਸ਼ਟਰੀ ਧੁਨ ਦੇ ਨਾਲ ਤਿਰੰਗਾ ਲਹਿਰਾਉਂਦੇ ਹਨ ਅਤੇ ਉਹਨਾਂ ਨੂੰ ਇੱਕੀ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਹਵਾਈ ਜਹਾਜਾਂ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਆਕਾਸ਼ ਵਿੱਚ ਤਿਰੰਗੇ, ਗੁਬਾਰੇ ਅਤੇ ਚਿੱਟੇ ਕਬੂਤਰ ਛੱਡੇ ਜਾਂਦੇ ਹਨ। Air Force ਤੇ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 parade ਵਿਜੈ ਚੌਂਕ ਤੋਂ ਸ਼ੁਰੂ ਹੋ ਕੇ ਰਾਜਪਥ ਅਤੇ ਦਿੱਲੀ ਦੇ ਅਨੇਕ ਖੇਤਰਾਂ ਤੋਂ ਗੁਜਰਦੀ ਹੋਈ ਲਾਲ ਕਿਲ੍ਹੇ ਤੇ ਜਾ ਕੇ ਸਮਾਪਤ ਹੋ ਜਾਂਦੀ ਹੈ। ਜਲ, ਥਲ ਅਤੇ ਹਵਾਈ ਤਿੰਨੋਂ ਸੈਨਾਵਾਂ ਦੀਆਂ ਟੁਕੜੀਆਂ